ਸੱਜਣ ਬਾਈ ਜੀ ਦੇ ਛੋਟੇ ਬੇਟੇ ਦਾ ਨਾਮ ਆ ਸੋ ਇਸੇ name ਦੇ ਨਾਲ ਹੀ ਬਾਈ ਜੀ ਨੇ film ਲੈ ਕੇ ਆਉਂਦੀ ਤੇ ਇਹਦੇ ਵਿੱਚ ਰੋਲ ਸੀ ਜਿਹੜਾ ਉਹ ਸੱਜਣ ਦਾ character ਸੀ ਬਾਈ ਦਾ।

ਜੇ ਉਹਨਾਂ ਦੇ ਆਪਾਂ hit songs ਦੀ ਗੱਲ ਕਰੀਏ ਇੱਥੇ ਤਾਂ ਬਾਈ ਜੀ ਦੀ ਪਹਿਲਾ ਜਿਹੜਾ ਆਪਾਂ ਜੇ hit song ਜਿਹੜੇ ਮਿੱਤਰਾਂ ਦੀ ਮੋਟਰ ਗੱਭਰੂ top ਦਾ fight ਤਲਵਾਰਾਂ, ਸਤਾਰੇ, ਜੱਟ ਵਰਗਾ ਯਾਰ, ਇਹ ਉਹਨਾਂ ਦੇ ਕੁਛ hit songs ਸੀ।

ਤੇ ਬਾਈ ਦਾ ਗਾਣੇ ਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ, ਦੋਸਤੋ ਇੱਕ ਮੈਂ ਤੁਹਾਨੂੰ interesting ਗੱਲ ਇੱਥੇ ਹੋਰ ਵੀ ਤੁਹਾਡੇ ਨਾਲ share ਕਰਨੀ ਚਾਹੁਨਾ ਕਿ ਬਾਈ ਜੀ ਨੇ ਦੋ ਹਜ਼ਾਰ ਚੌਦਾਂ ਵਿੱਚ ਬਹੁ ਜਨ ਸਮਾਜ ਪਾਰਟੀ ਨੂੰ join ਕੀਤਾ ਸੀ ਨੋਂ ਫਰਵਰੀ ਦੋ ਹਜ਼ਾਰ ਚੌਦਾਂ ਨੂੰ ਉਹਨਾਂ ਬਾਰੇ ਗੱਲ ਬਾਤ ਕਰਦੇ ਹਾਂ ਦੋਸਤੋ ਗੁਰਦਾਸਮਾਨ ਸਾਹਬ ਦਾ ਜਨਮ ਚਾਰ ਜਨਵਰੀ ਉੱਨੀ ਸੌ ਸਤਵੰਜਾ ਨੂੰ ਬੀਬੀ ਤੇਜ ਕੌਰ ਦੀ ਕੁੱਖੋਂ ਸਰਦਾਰ ਗੁਰਦੇਵ ਸਿੰਘ ਮਾਨ ਦੇ ਘਰ ਗਿਦੜਵਾਹਾ ਵਿਖੇ ਹੋਇਆ ਜੋ ਕਿ ਮੁਕਤਸਰ ਦੇ ਦਾ ਇੱਕ ਸ਼ਹਿਰ ਹੈ, ਦੋਸਤੋ ਉਹਨਾਂ ਦੀ marriage ਬੀਬੀ ਮਨਜੀਤ ਮਾਨ ਨਾਲ ਹੋਈ ਅਤੇ ਮੈਰੀ ਤੋਂ ਬਾਅਦ ਉਹਨਾਂ ਦੇ ਘਰ ਇੱਕ ਸਪੁੱਤਰ ਨੇ ਜਨਮ ਲਿਆ ਜਿਸਦਾ ਨਾਮ ਹੈ ਗੁਰਿਕ ਮਾਨ ਸੋ ਦੋਸਤੋ ਜੇ ਆਪਾਂ ਉਹਨਾਂ ਦੀ ਮੁਢਲੀ ਸਿੱਖਿਆ ਦੀ ਗੱਲ ਕਰੀਏ ਤਾਂ ਮੁਢਲੀ ਸਿੱਖਿਆ ਉਹਨਾਂ ਨੇ ਗਿਦੜਬਾਹਾ ਦੇ school ਵਿੱਚੋਂ ਹੀ ਲਈ, ਸਰਕਾਰੀ school ਵਿੱਚੋਂ ਲਈ ਤੇ ਉਹਨਾਂ ਨੇ ਆਪਣੀ graduation ਅੱਗੇ complete ਕੀਤੀ ਸੋ ਦੋਸਤੋ graduation complete ਕਰਨ ਤੋਂ ਬਾਅਦ ਉਹਨਾਂ ਨੇ PhD in ਕੀਤੀ doctor of ਜੋ ਦੋਸਤੋ ਇਸਤੋਂ ਬਾਅਦ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਉਹਨਾਂ ਨੇ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਕੁੱਝ ਸਮਾਂ time ਬਿਜ਼ਲੀ board ਵਿੱਚ ਵੀ job ਕੀਤੀ, ਪੰਜਾਬ state electricity board ਵਿੱਚ Job ਕੀਤੀ ਪਰ ਉਹਨਾਂ ਨੂੰ ਜੇ ਆਪਾਂ ਗੱਲ ਕਰੀਏ ਕਿ ਗਾਉਣ ਦਾ ਦਾ ਸ਼ੁਰੂ ਤੋਂ ਜ਼ਿਆਦਾ interest ਸੀ ਸੋ ਦੋਸਤੋ ਉਹਨਾਂ ਨੇ ਆਪਣੀ ਗਾਈਕੀ ਨਾਲ ਨਾਲ ਜ਼ਾਰੀ ਰੱਖੀ। ਤੇ ਦੋਸਤੋ ਉਹਨਾਂ ਨੇ ਜੋ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ hit song ਦਿੱਤਾ ਜਿਸਦੇ ਨਾਲ ਗੁਰਦਾਸਮਾਨ ਸਾਹਬ ਦਾ ਨਾਮ ਬਣਿਆ ਉਹ song ਸੀ ਦਿਲ ਦਾ ਮਾਮਲਾ ਹੈ ਫਿਰ ਮਾਮਲਾ ਗੜਬੜ ਹੈ, ਛੱਲਾ। ਦੋਸਤੋ ਇਹ ਸਾਰੇ song legendary music director ਜਗਜੀਤ ਸਿੰਘ ਨੇ ਉੱਨੀ ਸੌ ਸਿਆਸੀ ਵਿੱਚ direct ਕੀਤੇ ਤੇ music ਕੀਤਾ ਇਹਨਾਂ ਦਾ, ਦੋਸਤੋ ਇਸਤੋਂ ਬਿਨਾਂ ਉਹਨਾਂ ਦੀ ਕੁੱਝ ਜੋ movies ਆਈਆਂ ਜਿੰਨਾਂ ਨੇ ਬਹੁੁਤ ਜ਼ਿਆਦਾ ਗੁਰਦਾਸਮਾਨ ਸਾਹਬ ਨੂੰ ਹੋਰ ਵੀ ਬੁਲੰਦੀਆਂ ਤੇ ਪਹੁੰਚਾਇਆ, ਉਹਨਾਂ ਵਿੱਚੋਂ ਉਹਨਾਂ ਦੀ movie ਸੀ ਵਾਰਿਸ, ਜਿਹਦਾ ਪੂਰਾ ਨਾਮ ਹੈ ਵਾਰਿਸ ਸ਼ਾਹ ਇਸ਼ਕ ਦਾ ਵਾਰਿਸ ਇਸ movie ਲਈ ਗੁਰਦਾਸਮਾਨ ਸਾਹਬ ਦੀ ਜਿਹੜੀ ਵਾਰਿਸ ਸ਼ਾਹ ਸੀ ਇਸ਼ਕ ਦਾ ਵਾਰਿਸ ਇਹ movie ਪਹਿਲੀ ਪੰਜਾਬੀ movie ਸੀ ਜੋ ਆਸਕਰ award ਲਈ nominated ਹੋਈ ਸੀ।

ਜੋ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਸੀ ਇੱਕ real story ਦੇ ਉਪਰ based ਸੀ movie ਜ਼ਿਆਦਾ ਬਹੁਤ ਜ਼ਿਆਦਾ ਲੋਕਾਂ ਨੇ ਇਸ movie ਨੂੰ ਪਿਆਰ ਦਿੱਤਾ ਇਸ ਤੋਂ ਬਿਨਾਂ ਦੋਸਤੋ ਉਹਨਾਂ ਦੀਆਂ ਹੋਰ ਵੀ ਕਾਫ਼ੀ movies ਆਈਆਂ ਜਿਵੇਂ ਸ਼ਹੀਦ ਊਧਮ ਸਿੰਘ ਹੋਰ ਇਸ ਤੋਂ ਬਿਨਾਂ ਉੱਚਾ ਦਰ ਬਾਬੇ ਨਾਨਕ ਦਾ ਮਾਮਲਾ ਗੜਬੜ ਹੈ, ਲੋਂਗ ਦਾ ਲਿਸ਼ਕਾਰਾ, ਕੁਰਬਾਨੀ ਜੱਟ ਦੀ, ਪ੍ਰਤਿਗਿਆ ਰੁਹਾਨੀ ਦੀ ਘਰ ਵਾਲੀ, ਕਚਿਹਰੀ, ਜ਼ਿੰਦਗੀ ਖੂਬਸੂਰਤ ਹੈ। ਇਸ ਤਰ੍ਹਾਂ ਦੀਆਂ ਉਹਨਾਂ ਨੇ ਕਾਫ਼ੀ ਸਾਰੀਆਂ movies ਜਿਹੜੀਆਂ ਹੈ ਦਰਸ਼ਕਾਂ ਦੀ ਝੋਲੀ ਵਿੱਚ ਪਾਈਆਂ ਤੇ ਉਹ ਇਹਨਾਂ movies ਨਾਲ ਦਰਸ਼ਕਾਂ ਨੇ ਮਾਨ ਸਾਹਬ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਸੋ ਦੋਸਤੋ ਇਸ ਤੋਂ ਬਿਨਾਂ ਜੇ ਆਪਾਂ ਉਹਨਾਂ ਦੀ ਜੀਵਨ ਬਾਰੇ ਹੋਰ ਗੱਲਬਾਤ ਕਰੀਏ, ਉਹਨਾਂ ਦਾ ਹੁਣੇ ਹੁਣੇ ਇੱਕ ਗਾਣਾ ਆਇਆ ਸੀ ਜੋ ਕਿ ਦਲਜੀਤ ਦੋਸਾਂਝ ਨਾਲ ਆਇਆ ਸੀ, ਕੀ ਬਣੂ ਦੁਨੀਆਂ ਦਾ, ਦੋਸਤੋ ਇਸ ਗਾਣੇ ਨੂੰ ਵੀ ਕੋਕ studio ਨੇ

ਬਹੁਤ ਹੀ ਵਧੀਆ ਗਾਣਾ ਸੀ ਇਸ ਤੋਂ ਬਿਨਾਂ ਦੋਸਤੋ ਆਪਾਂ ਗੱਲ ਕਰੀਏ ਜੇ ਕਿ ਜੇਕਰ ਉਹਨਾਂ ਦੀ ਕਿਹੜੀ ਕਿਹੜੀ language ਉਪਰ ਕਮਾਨ ਹੈ ਕਿਹੜੀ ਕਿਹੜੀ ਉਹ ਭਾਸ਼ਾ ਜਾਣਦੇ ਹਨ। ਤਾਂ ਇੱਕ ਬਹੁਤ ਹੀ ਚੰਗੀ ਗੱਲ ਹੈ ਕਿ ਮਾਨ ਸਾਹਬ ਨੂੰ ਇਕੱਲੀ ਪੰਜਾਬੀ ਹੀ ਨਹੀਂ ਇਸ ਤੋਂ ਬਿਨਾਂ ਹਿੰਦੀ, ਬੰਗਾਲੀ, ਤਾਮਿਲ, ਹਰਿਆਣਵੀ ਅਤੇ ਰਾਜਸਥਾਨੀ ਭਾਸ਼ਾਵਾਂ ਵੀ ਜਾਣਦੇ ਹਨ ਸੋ ਦੋਸਤੋ ਆਪਾਂ ਜੇ ਗੱਲ ਕਰੀਏ ਕਿ ਉਹਨਾਂ ਨੂੰ ਆਪਣੀ ਪੜ੍ਹਾਈ ਨਾਲ ਸਿੱਖਣ ਦੀ ਜਿਹੜੀ ਲਗਨ ਹੈ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਹੈ।

ਪੰਜਾਬੀਆਂ ਦਾ ਨਾਮ ਕੀਤਾ ਆਪਣੀ ਗਾਇਕੀ ਦੇ ਰਾਹੀਂ, ਉਹਨਾਂ ਨੇ ਹਮੇਸ਼ਾ ਹੀ ਸਾਫ਼ ਸੁਥਰਾ ਹੀ ਗਾਇਆ ਅੱਜ ਤੱਕ ਮੈਂ ਆਪਣੇ ਜੀਵਨ ਵਿੱਚ ਕਦੇ ਵੀ ਉਹਨਾਂ ਦੇ ਮੂੰਹੋਂ ਕੋਈ ਇਹੋ ਜਿਹਾ ਗਾਣਾ ਨਹੀਂ ਸੁਣਿਆ, ਜਿਹੜਾ ਸੁਣਕੇ ਕਿ ਸਾਨੂੰ ਇਉਂ ਲੱਗੇ ਕਿ ਯਾਰ ਅਸੀ ਜੇ ਇਕੱਲੇ ਬੈਠੇ ਗਾਣਾ ਸੁਣਦੇ ਤਾਂ ਸ਼ਾਇਦ ਠੀਕ ਸੀ ਮਤਲਬ ਕਿ ਉਹਨਾਂ ਦੇ ਸਾਰੇ ਗਾਣੇ ਪਰਿਵਾਰਕ ਹੁੰਦੇ ਹਨ, ਸੋ ਉਹ ਇਸ ਲਈ ਵੀ ਵਧਾਈ ਦੇ ਪਾਤਰ ਹਨ। ਸੋ ਦੋਸਤੋ ਉਹ ਹਮੇਸ਼ਾ ਹੀ ਕੁੱਝ ਨਾ ਕੁੱਝ ਪੰਜਾਬੀ ਮਾਂ ਬੋਲੀ ਲਈ ਕਰਦੇ ਰਹਿੰਦੇ ਹਨ। ਉਹ ਇਕੱਲੇ ਗਾਇਕ ਹੀ ਨਹੀਂ ਇਸ ਤੋਂ ਬਿਨਾਂ ਉਹ song writer ਵੀ ਹਨ, ਗਾਣੇ ਖੁਦ ਲਿਖਦੇ ਹਨ choreographer ਬਹੁਤ ਵਧੀਆ ਨੇ actor ਬਹੁਤ ਵਧੀਆ ਨੇ, ਜੇ ਆਪਾਂ ਉਹਨਾਂ ਦੀ ਗੱਲ ਕਰੀਏ ਉਹਨਾਂ ਨੂੰ ਜ਼ਿੰਦਗੀ ਵਿੱਚ ਕਾਫ਼ੀ award ਮਿਲੇ ਜਿਸ ਵਿੱਚੋਂ jury award

ਬਹੁਤ ਜ਼ਿਆਦਾ famous ਹੋਈ, ਬਹੁਤ ਜ਼ਿਆਦਾ ਉਹਨਾਂ ਨੂੰ ਇਸਦੇ ਲਈ ਵੀ ਉਹਨਾਂ ਨੂੰ award ਮਿਲਿਆ, ਜਿਹੜਾ UK ਏਸੀਅਨ award ਉਹਨਾਂ ਨੇ ਇਸ movie ਲਈ ਪ੍ਰਾਪਤ ਕੀਤਾ। ਇਸ ਤੋਂ ਬਿਨਾਂ PTC award ਵਗ਼ੈਰਾ ਵੀ ਉਹਨਾਂ ਨੂੰ ਕਾਫ਼ੀ ਵਾਰੀ ਮਿਲੇ ਹਨ ਸੋ ਦੋਸਤੋ ਇਸ ਤਰ੍ਹਾਂਂ ਉਹਨਾਂ ਨੇ ਕਾਫ਼ੀ ਵਧੀਆ ਆਪਣਾ ਨਾਮ ਬਣਾਇਆ, ਜੇ ਆਪਾਂ ਗੱਲ ਕਰੀਏ ਕਿ First number ਤੇ ਜੇ ਪਹਿਲੇ number ਤੇ ਜੇ ਆਪਾਂ ਗੱਲ ਕਰੀਏ ਪੰਜਾਬੀ industry ਵਿੱਚ ਅਹ ਪੰਜਾਬੀ ਪੋਲੀਵੁਡ ਵਿੱਚ ਤਾਂ ਉਹ ਸਭ ਤੋਂ ਵਧੀਆ singer ਨੇ actor ਆ,

hello ਸਟਸਰੀਅਕਾਲ hello ਸਟਸਰੀਅਕਾਲ ਸਟਸਰੀਅਕਾਲ ਜੀ ਕਿ ਹੁਐ ਕਿ ਕਰ ਰਾਏ ਹੋ ਮੈਂ ਕੁਛ ਨੇ ਵੈਲੀ ਬੈਠੀ ਸੀ

ਕੁਛ ਨੇ ਬੈਠੀ ਸੀ ਬਸ

ਹੋ ਨੇ ਗਏ ਬਣ ਗਯਾ ਹਾਲੇ ਕਰਨਾ ਅੱਛਾ ਖਾਯਾ ਨੇ ਹਨ ਮੈਂ ਤੁਹਨੋ ਇਕ important ਗੁਲ ਡਿਸਕਸ ਕਰਨ ਲੈ ਫੋਨ ਕੀਤਾ ਤੁਹਨੋ ਪਤਾ ਹੈ ਨਾ ਬੁਲਾਈ ਸ਼ਾਹ ਡੇ ਬਾਰੇ ਹਨ ਜੀ ਹਨ ਜੀ ਤੁਹਨੋ ਪਤਾ ਹੈ ਨਾ ਬੁੱਲੇ ਸ਼ਾਹ ਦਾ ਬਾਰੇ ਤੁਹਨੋ ਪਤਾ ਨਾਂ ਮੈਂ ਬੁੱਲੇ ਸ਼ਾਹ ਨੂੰ ਕਿੰਨਾ ਲਿਖ ਕਰ ਦੀ ਆਂ ਜਿੰਨੀ ਕਵਿਤਾ ਵੇ ਲਿਖਿਆ ਹੈਂ ਕਿੰਨੇ ਵਿਚਾਰ ਐਨ ਉੰਨਾ ਵਿਚ

ਕੁਛ ਮੈਂ ਵੇ ਦਸ ਊਨਾ ਦਾ ਬਾਰੇ ਵਿਚ ਜਿੰਨੀ ਥਾਂ ਸੂਫੀ ਪੰਜਾਬ ਡੇ ਵੱਡੇ ਕਾਵੇ ਸਨ ਪੰਜਾਬੀ ਸੂਫੀ ਦਾ ਚਾਰ ਮੀਨਾਰ ਬਾਬਾ ਫ਼ਰੀਦ ਸ਼ਾਹ ਹੁਸੈਨ ਸੁਲਤਾਨ ਬਹੁ ਤੇ ਬੁੱਲੇ ਸ਼ਾਹ ਵਿਚ ਗਿਣਿਆ ਜਾਂਦਾ ਆਏ ਉੰਨਾਂ ਦਾ ਅਸਲੀ ਨਾਂ ਅਬਦੁਲ~ ਅਬ੍ਦੁਲ੍ਲਾਹ ਸੀ ਤੇ ਓ ਇਸਲਾਮ ਡੇ ਆਖਰੀ ਨਬੀ ਮੁਹੰਮਦ ਦੀ ਪਤਨੀ ਫਾਤਿਮਾ ਵੱਸ ਵਿਚ ਸਨ ਉੰਨਾ ਦੀ ਲਿਖੀਆਂ ਕਾਫੀਆਂ ਅਜੇ ਵੇ ਪ੍ਰੈਸ਼ ਤੇ ਹਿੰਦੁਸਤਾਨੀ ਖਿਤੇ ਵਿਚ ਬਾਰੇ ਸ਼ੋਕ ਨਾਲ ਗਿਆ ਤੇ ਸੁਣਿਆ ਜਾਂਦਾ ਹੈ ਪਾਕਿਸਤਾਨ ਦਾ ਸ਼ਹਿਰ ਕ਼ਸੂਰ ਵਿਚ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਵੇ ਬਣੀ ਹੁਈ ਹੈ ਜਿੱਥੇ ਹਰ ਸਾਲ ਮੇਲਾ ਲੱਗਦਾ ਹੈ ਹਾਂਜੀ ਕਹਿੰਦੇ ਆਏ ਕ ਮੇਲਾ ਲੱਗਦਾ ਆਏl ਤੇ ਹੋਰ ਕੈਂਡੇ ਸੀ ਕ ਜਦੋਂ ਬੁੱਲੇ ਸ਼ਾਹ ਦਾ ਜਨਮ ਹੋਇਆ ਆ ਲਾਹੌਰ ਡੇ ਵਿਚ ਇਕ ਪਿੰਡ ਪੰਦੋਕੀ ਵਿਚ ਸੋਲਾਂ ਕੱਸੀ ਵਿਚ ਇਕ ਸਾਖੀ ਮੁਹੰਮਦ ਦਰਵੈਸ਼ ਦਾ ਘਰ ਹੂਆ ਆਏ ਤੇ ਕਹਿੰਦੇ ਆਏ ਬੁੱਲੇ ਸ਼ਾਹ ਦਾ ਅਸਲ ਨਾਂ ਤਾ ਦੱਸ ਦਿੱਤਾ ਤੁਸੀਂ ਮੇਨੋ ਅਬ੍ਦੁਲ੍ਲਾਹ ਸੀਗਾ ਤੇ ਕਹਿੰਦਾ ਕ ਉਸ ਤੋਂ ਪਿੱਛੋਂ ਸਾਰੇ ਬੁੱਲੇ ਸ਼ਾਹ ਕੈਂਡੇ ਸੀ ਤੇ ਕੇ ਬਾਬਾਆ ਬੁੱਲੇ ਸ਼ਾਹ ਕੈਂਡੇ ਸੀ ਆ ਮੁੱਲਾ ਕਹਿ ਕ ਸੁਦਯਾ ਜਾਂਦਾ ਸੀ ਉਨਾਂ ਨੂੰ ਤੇ ਕਹਿੰਦੇ ਆਏ ਉੰਨਾਂ ਦਾ ਅਸਲ ਨਾਂ ਬੁੱਲੇ ਸ਼ਾਹ ਹੈ ਸੀ ਤੇ ਕਹਿੰਦੇ ਆਏ ਕ ਆਪਣੇ ਅਸਲ ਨਾਂ ਨਾਲ ਬੁੱਲੇ ਨੂੰ ਆਪਣਾ ਕਲਾਮ ਦਾ ਕੇ ਸੰਕਾ ਦਿਤੀ ਉਨਾਂ ਨੇ ਤੇ ਕਹਿੰਦੇ ਉਨਤ ਪ੍ਰੋ ਇਦਾਂ ਕਹਿੰਦੇ ਹਨ ਹੁਣ ਅਲਾਹ ਆਸ ਪਰ ਕਰੋ ਰਵਹਿ ਤੇਰਾਹੈ ਹੋ ਗਯਾ ਸਬ ਅਬ੍ਦੁਲ੍ਲਾਹ ਰਾਹੀ ਕਿਸੇ ਸਥਾਰੇ ਸਖੇ ਦਾ ਇਸ ਮਹਾਨ ਕਾਵਿ ਦਾ ਜਨਮ ਟੁਕਸ਼ਮੀ ਪਾਕਿਸਤਾਨ ਜ਼ਿੱਲਾ ਲਾਹੌਰ ਦਾ ਕ੍ਰਿਸ਼ਿਦ ਨਗਰ ਕਸੂਰ ਡੇ ਪੰਦੋਕੀ ਨਾਮਿ ਪਿੰਡ ਵਿਚ ਹੋਇਆ ਆਏ ਇਕ ਰਵਾਇਤ ਆਏ ਵੇ ਹੈ ਕ ਇਸ ਦਾ ਜਨਮ ਸਿਹਰਤਾਤ ਬਹਾਲ ਬ ਬਹਾਲ ਬਹਾਵਲਪੁਰ ਦਾ ਮੁਸ਼ਹੂਰ ਪਿੰਡ ਵਿਚ ਗੀਲਾਣੀਆਂ ਵਿਚ ਹੋਇਆ ਊ ਅਜਿਕਸ਼ਯ ਮਿਨਿਦਾ ਹੀ ਦੀ ਕਈ ਹੋ ਕ ਮਾਤਾ ਪਤਾ ਉੱਚ ਜਲਾਣੀਆਂ ਤੋਂ ਪਹਿਲਾਂ ਮਾਲ੍ਕਾਵਾ ਦੇ ਫੇਰ ਟੀ ਫੇਰ ਓਥੇ ਕੁਛ ਦਿਨ ਠੇਹਰ ਕੇ ਪੰਦੋਚ੍ਯ ਜ਼ਿਲਾ ਲਾਹੋਰੇ ਅਗੇ ਊ ਸ਼ਾਯੰਦ ਪਰਿਵਾਰ ਨਾਲ ਸੰਬੰਦ ਰਖਦਾ ਸੀ ਮੂਲਾਬਖਸ਼ ਫੂਲ ਮਖਾਨੇ ਦੇ ਲਾਭ ਸੁੱਖੀ ਮੁਹੰਮਦ ਦਰਵੇਸ਼ ਨਵੀ ਤਰਨੀ ਫੁੱਲ ਭਾਵ ਜਿਲ੍ਲਾਨੀ ਦੇ ਰੇਹੰਡੀ ਰੇਹਾਨ ਵਾਲੇ ਸਨ ਏਇਕ ਰਹਿਯਤ ਮੁਤਾਬਿਕ ਭੁੱਲੇ ਸ਼ਾਹ ਦੀ ਪੈਦਾਇਸ਼ ਪੈਦਾਇਸ਼ ਵਿਚ ਗਿਲ੍ਲਾਨਿਆ ਵਿਚ ਹੋਯਾ ਓਆਨਾ ਦੀ ਪੈਦਾ ਮਤਲਬ ਊ ਨਾ ਜੈਲਾਇਸ਼ ਵਿਚ ਪੈਦਾ ਹੋਈ ਸੀ ਇਸ ਲਈ ਮੈਂ ਉਨ੍ਹਾਂ ਦੇ ਮੀਡੀਆ ਬਾਰੇ ਵੀ ਦੱਸਦਾ ਹਾਂ ਥੋੜਾ ਜਿਹਾ ਜੀਵਨ ਵੈਸੇ ਤੁਸੀਂ ਸਖੀ ਮੁਹੰਮਦ ਨੂੰ ਜਾਣਦੇ ਹੋ ਦਰਵੇਸ਼ ਕੱਕੜ ਐਕਟਿਵ ਅਰਸ਼ ਮਾਲੀ ਤੇ ਮੁਗਲਾਂਵਾਲੀ ਕੋਲ ਰੱਖੋ ਸਿਖ ਸੁਰਿ ਸੁਕਨਿਸਿ ਬਨਾਏ ॥ ਬੁੱਲ੍ਹੇ ਸ਼ਾਹ ਵੀ ਪਾਲਤੂ ਹੈ ਪਯਾਰਾ ਭਗਤ ਅਤੀ ਕਰਨੀ ਭੁਰ੍ਪੂਰ ਅਤੀ ਉਚ ਆਸਿਯਾਨ ਵਾਲਾ ਪਰਾਨੀ ਸੀ ਭੁੱਲੇ ਸ਼ਾਹ ਨੇ ਸ਼ਾਹ ਅਨਾਯਤ ਕਾਦਰੀ ਨੂ ਆਪਣਾ ਗੁਰੂ ਧਾਰਨ ਕੀਤਾ ਤੇ

ਤਕਫਿਰ ਕੰਦੀ ਸੈਨਾ ਤੁਹਾਡੀ ਗੰਦੀ ਫਿਲਮ ਮੀਡੀਆ ਸਲ੍ਕੀਨ ਅਨੁਸਾਰ ਕੇਹ੍ਨ੍ਡੇ ਭੁੱਲੇ ਨੇ ਘੁਲਮ ਮੁਸਤਫ਼ਾ ਦੇ ਵਿਚ ਬੇਹ ਕੇ ਸਿਖਯ ਹਾਸਿਲ ਕੀਤੀ ਸੀ ਤੇ ਕੇਹ੍ਨ੍ਡੇ ਮੋਲਵੀ ਸਾਹਿਬ ਬੋਹਤ ਵਾਦੇ ਸੀ ਆਦਮੀ ਤੇ ਆਲਮ ਵੀ ਸੀਗੇ ਤੇ ਕੇਹ੍ਨ੍ਡੇ ਆਪ ਨੇ ਸ਼ੇਇਖ ਸਾਡੀ ਦੀ

ਹਾਂਜੀ ਮੈਂ ਏਸ ਦੇ ਬਾਰੇ ਦਸਦੀ ਆਂ ਚਾਹਾਰੀ ਇਲਮ ਸਿਖਾਂ ਤੋਂ ਪਿਛੇ ਰੁਹੈ ਇਲਮ ਲੈ ਪੁਖ਼ ਚਮਕੀ ਜਵਾਨੀ ਪੈਰ ਧਰਯ ਤੇ ਕੁਛ ਕੁਜ ਮਜੂਰ ਹੋ ਗਾਯ ਰਾਬੀ ਪਯਾਰ ਵਿਚ ਲੇਨ ਰੇਹਾਨ ਲਾਗੇ ਤੇ ਮੌਲਾ ਬਕਸ਼ ਕੁਸਤਾ ਅਨੁਸਾਰ ਕਸੂਰ ਪਿਛੋਂ ਊ ਏਇਕ ਵਾਰ ਫਿਰਦੇ ਫਿਰੰਦੇ ਬਟਾਲਾ ਗੁਰਦਸਪੂਰ ਵਿਚ ਮੰਸੂਰ ਵੰਝ ਵੰਝੁ ਮੂਹੂੰ ਨਿਕ੍ਲ੍ਯਾ ਮੈਂ ਕਲਾ ਹਾਂ ਲੋਗ ਭੁੱਲੇ ਨੂ ਦਰਬਾਰ ਖਾਂ ਆਂ ਹਾਜਰਾ ਦੇ ਮੋਦੀ ਸ਼ੇਇਖ ਫ਼ਜ਼ਲ ਉੜ ਦਿਨ ਕੋਲ ਲੇ ਗਾਯ ਓਹਨਾਂ ਫਾਰ੍ਮੈਦਾ ਆਯ ਸਚ ਕਹੰਦਾ ਆਯ ਕੀ ਕੀ ਆਯ ਅਲ੍ਲਾਹ ਆਯ ਅਲ੍ਲਾਹ ਹੈ ਜਿਸ ਨੂ ਅਖ ਅਖੁ ਸ਼ਾਹ ਅਨਾਯਤ ਕੋਲ ਜਾ ਪਾਕ ਅਵੇ ਜਾ ਤੇ ਪਾਕ ਅਵੇ ਹਾਂਜੀ

ਤੇ ਕੇਹ੍ਨ੍ਡੇ ਜੇਰੀ ਗੁਰੂ ਭੁੱਲੇ ਸ਼ਾਹ ਜਦੋਂ ਵਿਧ੍ਯ ਪ੍ਰਾਪਤ ਕੀਤੀ ਤੇ ਕੇਹ੍ਨ੍ਡੇ ਮੁਰਸ਼ਦ ਮੁਰਸ਼ਦ ਤੇ ਗੁਰੂ ਦੀ ਬਹਾਲ ਵੀ ਸ਼ੁਰੂ ਕਰਤੀ ਸੀ ਇਨਾਂ ਨੇ ਕੇਹ੍ਨ੍ਡੇ ਜਦੋਂ ਮੁਰਸ਼ਦ ਕੋਲ ਆਯ ਲਾਹੋਰੇ ਪੋਹੰਚ ਗਾਯ ਸੀਗੇ ਫੇਰ ਓਸ ਤੋਂ ਬਾਅਦ ਆਯ ਅਸੀਂ ਪੇਰ੍ਸਿਧ ਪੀਰ ਅਨਾਯਤ ਸ਼ਾਹ ਨੂ ਮੁਰਸ਼ਦ ਧਾਰਨ ਕੀਤਾ ਸੀਗਾ ਤੇ ਕੇਹ੍ਨ੍ਡੇ ਜੋ ਕੇ ਜਾਤ ਦੇ ਆਰ੍ਯੇ ਅਰੀਨ ਸੀ ਤੇ ਓਸ ਸਮੇ ਦੇ ਚੰਗੇ ਵਿਧਵਾਨਾ ਤੇ ਕੇਹ੍ਨ੍ਡੇ ਲੇਖ੍ਵਾਂ ਵਿਚ ਗੇਨਾਯ ਜਾਂਦੇ ਸੀਗੀ ਇਨਾਂ ਬਾਰੇ ਥੋਰਾ ਦਸੋ ਅਨਾਯਤ ਸ਼ਾਹ ਜੀ ਬਾਰੇ ਹਾਂਜੀ ਅਨਾਯਤ ਸ਼ਾਹ ਬਾਰੇ ਮੈਂ ਤੁਵਾਨੁ ਦਸਦੀ ਆਂ ਅਨਾਯਤ ਹਜਰਤ ਰਾਜਾਰ ਸ਼ਾਹ ਸ਼ਤਰੀ ਦੇ ਮੁਰੀਦ ਸਨ ਆਪ ਨੇ ਵਾਦਾ ਟਾਪ ਤੇ ਜੁਹਦ ਕੀਤਾ ਸੀ ਸੀ ਅਤੀ ਕਰਨੀ ਵਾਲੇ ਪੀਰ ਸਨ ਅਨਾਯਤ ਸ਼ਾਹ ਪੇਹ੍ਲਾਂ ਕਸੂਰ ਰਹੰਦਾ ਸੀ ਪਰ ਓਥੇ ਨਵਾਬ ਨਾਲ ਮਾਧ੍ਬੇਧ ਹੋ ਜਾਂ ਉਤੇ ਕਸੂਰ ਚੜ ਕੇ ਲਾਹੋਰੇ ਆ ਵਸਿਆ ਤੇ ਮੁਰ੍ਹਿਦ ਦੀ ਪ੍ਰਾਪਤੀ ਪਿਛੋਂ ਪੀਰ ਅਨਾਯਤ ਸ਼ਾਹ ਕਾਦਰੀ ਦੀ ਪ੍ਰੇਮ ਭਗਤੀ ਵਿਚ ਭੁੱਲਾ ਮਾਸਟ ਮਾਸਟ ਮੰਗਲ ਹੋ ਗਯਾ ਹੋ ਕੇ ਗਾਉਣ ਨਾਚਾਂ ਲਾਗ ਪਾਯਾ ਪੀਰ ਨੇ ਰਾਬ ਦੀ ਪ੍ਰਾਪਤੀ ਲੈ ਓਸਨੂ ਇਨਾਂ ਸ਼ਬਦਾਂ ਵਿਚ ਲਿਖਯਾ ਵਿਚ ਸਿਖਯ ਦਿਤੀ ਕੇ ਭੁੱਲਾ ਆਂ ਭੁਲ੍ਲ੍ਯਾ ਰਾਬ ਦਾ ਦਾ ਕੀ ਪੋਨਾ ਏਥੁ ਏਥ੍ਰੁ ਪੂਤਨਾ ਤੇ ਓਥ੍ਰੁ ਲਾਉਣਾ ਓਤਰ ਲਾਉਣਾ ਹਾਂਜੀ ਸਹੀ ਕਹ ਰਹੀ ਊ ਕੇਹ੍ਨ੍ਡੇ ਕੇ ਓਹਨਾਂ ਨੇ ਆ ਵੀ ਕੇਹ੍ਨ੍ਡੇ ਭੁਲ੍ਲ੍ਯਾ ਰਾਬ ਦਾ ਕੀ ਪਾਉਣਾ ਏਡ੍ਰੋੰ ਪੂਤਨਾ ਤੇ ਓਦਰ ਲਾਉਣਾ

ਕੇਹ੍ਨ੍ਡੇ ਮਤਲਬ ਰਾਬ ਨੇ ਤਾਣੁ ਕੀ ਪਾਨਾ ਰਾਬ ਦਾ ਕੀ ਪਾਨਾ ਕੇਹ੍ਨ੍ਡੇ ਏਡ੍ਰੁ ਪੂਤਨਾ ਤੇ ਓਦਰ ਪਾ ਦੇਣਾ ਜਾ ਕੇ ਤੇ ਕੇਹ੍ਨ੍ਡੇ ਜੇਰੇ ਭੁੱਲੇ ਸ਼ਾਹ ਸੀਗੇ ਇਨਾਂ ਨੇ ਮੁਰਸ਼ਦ ਵਿਚ ਬੋਹਤ ਵਫ਼ਾ ਰਖਦੇ ਸੀਗੇ ਏਹੀ ਤੇ ਕੇਹ੍ਨ੍ਡੇ ਅਪਨੇ ਕਲੀਆਂ ਦੀ ਦਾਰੂ ਓਸੇ ਨੂ ਮੰਦਾ ਸੀਗਾ ਏਹੀ ਤੇ ਕੇਹ੍ਨ੍ਡੇ ਫੇਰ ਊ ਆਪਣੀ ਕਾਵਿ ਰਚਨਾ ਵਿਚ ਥਾਂ ਥਾਂ ਤੇ ਅਨਾਯਤ ਦਾ ਜ਼ਿਕਰ ਕਰਦਾ ਸੀ ਤੇ ਕੇਹ੍ਨ੍ਡੇ ਭੁੱਲੇ ਸ਼ਾਹ ਦੀ ਸੁਨੋ ਹਕਾਯਤ ਹਾੜੀ ਪਾਕ੍ਰਯ ਹੋ ਹਿਦਾਯਤ ਕੇਹ੍ਨ੍ਡੇ ਮੇਰਾ ਮੁਰਸ਼ਦ ਸ਼ਾਹ ਅਨਾਯਤ ਆਯ ਊ ਲਾਂਗੀ ਕਰ ਪਾਰ ਹਾਂਜੀ ਤੇ ਹੁਣ ਭੁੱਲੇ ਸ਼ਾਹ ਮਾਸਟ ਫ਼ਕੀਰ ਬਣ ਗਯਾ ਸੀ ਓਸਨੂ ਦੁਨਿਆ ਯਾਨ ਦੁਨਿਆ ਦੁਨਿਆ ਯਾਨ ਦੁਨਿਆ ਦੇ ਲੋਕਾਂ ਕਾਖ ਸੰਭ੍ਨ੍ਦ੍ਯਾ ਯਾਨ ਅਪਨੇ ਭਾਈ ਚਾਰੇ ਦੇ ਤਾਨੇ ਕੋ ਦੀ ਵੀ ਕੋਈ ਚਿੰਤਾ ਨਾਈ ਸੀ ਭੁੱਲਾ ਸਏਦ ਘਰਾਨੇ ਨਾਲ ਸੰਭੰਦ ਰਖਦਾ ਸੀ ਰਖਦਾ ਸੀ ਓਸਨੇ ਅਰੀਨ ਜਾਤ ਦੇ ਦਰਵੇਸ਼ ਨੂ ਆਪਣਾ ਗੁਰੂ ਧਾਰ ਲਾਯਾ ਸੀ ਜਿਸ ਕਰਨ ਓਸਦੇ ਸਾਤ ਅੰਗਾਂ ਵਿਚ ਚਰਚਾ ਚਿਰ ਪੈ ਅਤੀ ਜਦ ਭੁੱਲਾ ਅਪਨੇ ਪਿੰਡ ਮਾਂ ਪਾਯਾ ਨੂ ਮਿਲਣ ਗਯਾ ਤਾਂ ਸਦਿਯਾਂ ਚਾਚਿਯਾਂ ਤੈਯਾਂ ਤੇ ਪੈਣਾਂ ਪਰ੍ਜੈਯਾਂ ਓਸ ਦੇ ਦਵਾਲੇ ਆ ਜੂਰਿਯਨ ਤੇ ਬੁਰਾ ਭਲਾ ਕੇਹਨ ਲਾਗਿਯਾਂ ਤੇ ਓਸ ਨੂ ਓਸਨੇ ਕਲ ਉ ਸਏਦ ਹੋ ਕੇ ਲੇਕਨ ਲੈਯਾਂ ਸਨ ਗੁਲਾ ਇੱਕ ਕਾਪੀ ਲੈ ਕੇ ਦੱਸਦਾ ਹੈ ਕਿ ਤਿੰਨੇ ਸਮਝ ਗਏ ਹਨ ਦੁਨੀਆਂ ਕਿਉਂ ਚੜ੍ਹਨ ਲੱਗੀ ਜਾਂ ਕਹੋ ਮੇਡ ਸਦਾ? ਇਹ ਗੀਤ ਲੰਬੇ ਸਮੇਂ ਤੱਕ ਕਾਲੇ ਸੰਸਾਰ ਨੂੰ ਛੱਡ ਗਏ ਠੀਕ ਹੈ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

ਇਹ ਇੱਕ ਤਰ੍ਹਾਂ ਦੀ ਰੂੜੀ ਖਾਦ ਦੀ